ਫੜ ਕੇ ਦੁਧ ਨੂੰ ਤੁਰੀਆਂ ਰਹਿੰਦੀਆਂ ਲਭਣ ਵਾਸਤੇ ਗਲਾਸੀ ਗਲਾਸੀ ਨਾਲ ਤੇ ਦੁੱਧ ਦੇ ਨਾਲ ਚੌਲ ਖਾਣ ਵਾਸਤੇ ਲਭਦਾ ਦੁਧ ਇਹਨਾਂ ਨੂੰ ਹੁਣ ਤੇ ਦੁੱਧ ਬਥੇਰਾ ਉਹਨਾਂ ਦੀ

ਕੀ ਪਤਾ ਅਧਿਆ ਕਰੋ ਦੋ time ਦੁਧ ਲੈ ਕੇ ਆਉਂਦੀ

ਬਿਜਲੀ

ਕਾਹਵਾ ਪੀਂਦੀ ਰਹੀ ਹੈ ਲਾਲ ਮਿਰਚਾਂ ਨਾਲ ਚੌਲ ਖਾ ਲੈਂਦੀ ਰਹੀ ਤੇ ਕਾਹਵਾ ਪੀਂਦੀ ਰਹੀ ਲੇਕਿਨ ਇਹਦੀਆਂ ਤੇ ਉਨ੍ਹਾਂ ਦੀਆਂ ਪਾਈਆਂ ਨਾ ਤੇ ਹੁਣ ਗਲਾਂ ਤਾਂ ਆਪੇ ਹੀ ਘਰ ਉਜਾੜ ਕੇ ਆਪਣੇ ਧੀਆਂ ਪੁੱਤਾਂ ਦਾ ਹੁਣ ਤੇ ਕੰਮ ਵੇਖਲਾ ਕਿੰਨੇ

ਇਕ ਦਿਨ ਆਦੀ ਸੀ lisa ਕੋਲ ਜਾਣਾ ਵਾਹ ਆਦੀ lisa ਕੋਲ ਜਾਣਾ ਵਾਹ ਮੈਂਹ ਕੀ ਕਹਿੰਦੀ ਦਸ ਕਿਉਂ ਜਾਣਾ lisa ਕੋਲ lisa ਕੋਲ ਦੁਕਾਨ ਤੇ ਜਾਣਾ ਘੋੜਾ ਘੋੜੀ ਉਹ test ਕਰਦੀ ਹੈ

ਹਉ ਕਹਿੰਦੀ ਮੇਰਾ ਖੂਨ ਲੈ ਜਾਵੇ ਖੱਡ ਕੇ

ਆਹੋ ਮੈਂ ਕਿਹਾ ਏਦਾਂ ਦਾ ਕੋਈ test ਨਹੀਂ ਹੈਗਾ ਬਈ ਜੀਹਦੇ ਪਤਾ ਲਗ ਜਾਵੇ ਬਈ ਜਾਦੂ ਕਰਦੀ ਕੇ ਨਹੀਂ ਜਾਂ momma ਤੂੰ ਵੀ ਕਿੱਦਾਂ ਦੀਆਂ ਗੱਲਾਂ ਕਰਦੀਆਂ ਫੇਰ ਅਮਨ

ਮੈਂ ਨਹੀਂ ਲੈਂਦੀ ਝੋਨਾ ਚੂਨਾ ਲੀਲੋਂ ਨਾਲ਼ ਲਾ ਲਵੀ ਨਿ ਬੜਾ ਮਜ਼ਾ ਆਉਂਦਾ ਬੜਾ ਦਿਲ ਲਗਦਾ ਲੀਲੋਂ ਨਾਲ਼ ਚਲ ਐਤਕੀਂ ਤੂੰ ਲਗਾ ਲਵੀ ਤੇ ਮੈਂ ਕੀ ਕਹਿੰਦੇ ਮੇਰੇ ਕੋਲੋਂ ਤੁਰਿਆ ਨਹੀਂ ਜਾਂਦਾ ਕਦੂ ਚ

ਮੇਰੇ ਕੋਲੋਂ ਨਹੀਂ ਤੁਰਿਆ ਜਾਂਦਾ ਸਹੀ ਗੱਲ ਆ ਮੈਂ ਤੇ ਭੈਣਾਂ ਕਿੱਥੇ ਪਏ ਤੇ ਜਾਵਾਂ ਤੇ ਦੋ ਮੇਰੇ ਬੂਟੇ ਕਹਿੰਦਾ ਲਾਹ ਨਾ ਮੇਰੇ ਕੋਲੋਂ ਲੱਗਣ ਨਾ ਕੋ ਕੱਦੂ ਚ ਦੌੜਾ ਲਗਾਉਂਦੀ ਗੂੰਗਾ ਉਸ ਨੂੰ ਫੜਦਾ ਤੇ ਦੌੜ ਲਗਾਉਂਦੀ ਹੈ ਤੇ ਹੋਰ

ਮੈਂ ਤੇ ਕਿਹਾ ਕੈਦੀ ਲਗਦੀਆ ਬਾਂਹ ਲਾਡੀ ਦੀ ਮਾਂ ਨਿ ਬੜਾ ਸੋਹਣਾ ਕਰੀਂ

ਕਾ ਪਾ

ਚੰਗੀ

ਹੁਣ ਤੇ ਪੰਮੀ ਜਾਣ ਡਈ ਪੌੜੀਆਂ ਤੇ ਮੈਂ ਕਿਹਾ ਹਾਸਾ ਨਿਕਲ ਜਾਊਗਾ ਆ ਪੇ ਡਿੱਗ ਜਾਉ ਹੋਰ ਡਿੱਗ ਜਾਵੇ ਆਪਾਂ ਹੂ phone ਦਾ ਵਹਾਅ ਨਹੀਂ ਖਾਂਦੀ

phone ਪਏ ਦਾ phone ਝਟ ਲੈਣ ਆ ਜਾਂਦੀ ਤੇ

ਹੂ ਠੀਕ ਆ ਵਧੀਆ ਇਕ ਵਾਰੀ ਨਿਆਣਿਆਂ ਵਲ ਮੈਂ ਕਿਹਾ ਛਾਤੀ ਮਾਰ ਲਵਾਂ

ਚਲ ਅੜੀਏ ਜੇ ਨੀਂਦ ਨਹੀਂ ਆਉਂਦੀ ਤਾਂ ਫੁਦੂ ਬੰਦਾ ਕੌਣ ਲੱਭਾ ਮੈਂ ਤੇ ਤੈਨੂੰ ਮੈਂ ਲਾਭ ਦਿਨਿ ਆਂ ਮੈਂ ਤੇ ਆਖਿਆ ਬਈ ਆਹ ਮੈਂ ਇਥੇ ਮੈਂ ਤੇ ਆਖਿਆ ਮੈਂ ਐਹੋ ਜਿਹੇ ਮੈਂ ਸੋਚਣ ਡਈ ਦਵਾ ਕੇਡਾਂ ਐਹੋ ਜਿਹਾ ਕਿਹੜਾ ਫੁਦੂ ਬੰਦਾ ਜਿਹਨੂੰ ਐਸ ਵੇਲੇ ਰਾਤ ਗੱਲਬਾਤ ਕਰੀਏ

ਤੇ ਮੈਂ ਕਿਹਾ ਚਲ ਇਹਨੂੰ ਲਾ ਲੈਂਦੇ ਹਾਂ ਅਜੇ ਬੜੇ ਦਿਨੋ

ਉਹਨੂੰ ਲਾਲਾ ਬਾਬੇ ਦੀ ਘਰ ਦੀ ਨੂੰ ਬੱਬੇ ਦੀ ਘ ਦੀ ਨੂੰ phone ਲੱਗਣਾ ਸੀ ਉਹ ਨਈ ਜਿਸ ਨੇ instagram ਤੇ video ਬਣੀ ਸੋਹਣੀ ਜਿਹੀ ਨਾਲ ਮੈਂ ਓਦੋਂ ਵੇਖ ਲਿਆ

ਫੇਰ ਸਾਹਮਣਿਓਂ

ਜਿਹੜੀ ਕਹਿੰਦੀ ਸੀ ਨਮਸਤੇ ਜੀ ਕਹਿੰਦੀ

ਨਹੀਂ ਦੂਜੀ ਸੰਨੀ ਬੰਟੀ ਦੀ ਵਹੁਟੀ ਚਲ ਅਗੇ ਨਿ ਬੰਟੀ ਦੇ ਨਿਆਣੇ ਜਿੱਦਾਂ ਰੂਹ ਹੁੰਦਾ ਤੇ ਕੁੜੀ ਵੇਖੀ ਤੂੰ ਉਹਦੀ ਤੂੰ ਕਹਿਣਾ ਮੈਂ ਚੁੰਮੀ ਜਾਵਾਂ ਚਟੀ ਜਾਣਾ ਅਜ ਆਈ ਸੀ ਨਿੱਕੀ ਜਿਹੀ pony ਕੀਤੀ skit ਉਹਨੂੰ top ਪਾਇਆ white color ਦਾ ਤੇ ਇੰਨੀ ਸੋਹਣੀ ਆਹੋ ਮੈਂ ਤੇ ਅਗੇ ਕਹਿਣ ਡਈ ਸੀ ਮੈਂ ਤੇ ਇਹੋ ਜਹੀ ਨੂੰ ਕਹਨ ਵੀਡਈ ਸੀ ਦੁਪਹਿਰੇ ਮੈਂ ਕਿਹਾ ਮੰਨਣਾ ਵਲ ਲੈ ਜਾ ਮੰਨਣਾ ਨੇ ਨਹੀਂ ਛਡਨੀ ਜਿੰਨੀ ਸੋਹਣੀ ਲਗਨ ਡਈ ਮੈਂ ਕਿਹਾ ਤੁਹਾਡੀ ਨਹੀਂ ਰੋਗੀ ਦੀ ਕੁੜੀ ਨੇ ਚੁੱਕਿਆ

ਉਨ੍ਹਾਂ ਸਾਰਿਆਂ ਦਾ video delete ਹੋ ਗਿਆ ਓਦੋਂ ਦਾ snapchat ਦਿਤਾ ਵਾ ਕਿੰਨੇ ਸਿਆਪਾ ਕਰਤਾ ਹਾਂ ਹਾਏ ਕਿੰਨੇ ਕਰਤਾ

ਹੋਰ

ਠੀਕ ਆ ਵਧੀਆ ਚਲ ਕੋਈ ਨਹੀਂ

ਮੈਹ ਪਰ ਪਹਿਲੀ id ਨਹੀਂ ਨਾ ਬਨਣੀ ਹੁਣ ਹੂ ਇਹ ਤੇ ਗੱਲ ਸਹੀ ਹੈ instagram ਚ ਕੁੜੀ ਨਾਲ ਵੀਡੀਓ ਬਣਾਈ ਆ ਗਈਆਂ ਸੀ ਕੁੜੀ ਮੇਰੀ ਨੇ ਰੂਪ ਦਾ top ਪਾ ਕੇ ਨਾ ਬਰੀਕ ਤਣੀ ਵਾਲੀ ਉਹਦੇ ਵਿਚ ਵੀ

ਹੁਣ ਉਹ ਵੀ ਨਹੀਂ ਹੈਗੀ ਆ ਵਿੱਚ ਫੋਟੋਆਂ ਲਭਦੀਆਂ ਨਹੀ ਬਣਾਓਣੀ ਆਂ ਕਿੱਥੋਂ ਜਦੋਂ ਖਰਾਬ ਹੋ ਗਈਆਂ

hello

hello ਰੁੱਖ ਹਵਾ ਮਿੱਟੀ ਅਤੇ ਪਾਣੀ ਨੂੰ ਸੁੱਧ ਕਰਨ ਵਿੱਚ ਵੱਡੀ ਭੂਮਿਕਾ ਅਦਾ ਕਰਦਾ ਹੈ ਰੁੱਖ ਦੇ ਨੇੜੇ ਰਹਿਣ ਵਾਲੇ ਲੋਕ ਆਮ ਤੌਰ ਤੇ ਤੰਦਰੁਸਤ ਅਤੇ ਖ਼ੁਸ਼ ਰਹਿੰਦੇ ਜਾਂ ਹੁੰਦੇ ਹਨ। ਮਨੁੱਖ ਹੋਣ ਦੇ ਨਾਤੇ, ਕੀ ਅਸੀਂ ਕਦੇ ਰੁੱਖਾਂ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਨੂੰ ਸਮਝਦੇ ਹਾਂ ਜਾਂ ਫਿਰ ਸਿਰਫ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 ਰੁੱਖਾਂ ਦੀ ਮਹੱਤਤਾ, ਦਰੱਖਤ ਸਾਡੀ ਜ਼ਿੰਦਗੀ ਵਿਚ ਬਹੁਤ ਜ਼ਿਆਦਾ ਲਾਭਕਾਰੀ ਦੇ ਨਾਲ ਨਾਲ ਤਾਜ਼ੀ ਹਵਾ ਅਤੇ ਪੌਸ਼ਟਿਕ ਭੋਜਨ ਮੁਹੱਈਆ ਕਰਵਾ ਕੇ ਸਾਡੇ ਰਹਿਣ-ਸਹਿਣ ਦੇ ਹਾਲਾਤਾਂ ਵਿਚ ਸੁਧਾਰ ਕਰਦਾ ਹੈ। ਰੁੱਖ ਸਮਾਜ, ਭਾਈਚਾਰੇ, ਸੜਕ, ਖੇਡ ਦੇ ਮੈਦਾਨ ਅਤੇ ਵਿਹੜੇ ਵਿਚ ਸ਼ਾਂਤਮਈ ਵਾਤਾਵਰਣ ਅਤੇ ਸੁਹਜ ਪਸੰਦ ਵਾਤਾਵਰਣ ਪ੍ਰਦਾਨ ਕਰਨ ਵਿਚ ਵੱਡੀ ਭੂਮਿਕਾ ਅਦਾ ਕਰਦਾ ਹੈ।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

ਰੁੱਖ ਵਾਤਾਵਰਨ ਨੂੰ ਸੁੱਧ ਕਰਦਾ ਹੈ, ਰੁੱਖ ਪਾਣੀ ਦੀ quality ਵਿਚ ਸੁਧਾਰ ਕਰਦਾ ਹੈ, ਇਸ ਦੀ ਜੜ੍ਹ ਪ੍ਰਣਾਲੀ ਤੂਫਾਨ ਦੇ ਪਾਣੀ ਦੇ ਰਫਤਾਰ ਨੂੰ ਘਟਾਉਂਦੀ ਹੈ, ਰੁੱਖ ਰਜਾ energy ਦੀ ਸੰਭਾਲ ਦਾ ਵਧੀਆ ਸਰੋਤ ਹਨ ਕਿਉਂਕਿ ਇਹ ਗਰਮੀਆਂ ਦੇ ਮੌਸਮ ਵਿਚ ਪੱਖਾ, ਹਵਾ ਦੀ ਸਥਿਤੀ ਆਦਿ ਨੂੰ ਬਣਾ ਕੇ ਰੱਖਦੇ ਹਨ ਚਾਰ ਦਰੱਖਤ ਘਰ ਦੇ ਨਜ਼ਦੀਕ ਜਾਂ ਨੇੜੇ ਗਰਮੀ ਦੇ ਤੀਹ percent ਤੱਕ ਦੇ ਤਾਪਮਾਨ ਨੂੰ ਜਾਂ ਤਾਪਮਾਨ ਤੋਂ ਬਚਾ ਸਕਦੇ ਹਨ ਜਦੋਂ ਕਿ ਇੱਕ ਮਿਲੀਅਨ ਰੁੱਖ ਹਰ ਸਾਲ energy ਜਾਂ ਰਜਾ ਦੀ ਲਾਗਤ ਵਿੱਚ ਦਸ ਮਿਲੀਅਨ ਡਾਲਰ ਬਚਾ ਸਕਦੇ ਹਨ ਰੁੱਖ ਬਚਾਉਣ ਦੇ ਕਦਮ ਜਿਵੇਂ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਰੁੱਖਾਂ ਦੀ ਮਹੱਤਤਾ ਦੇ ਨਾਲ ਇਹ ਵੀ ਜਾਣਦੇ ਹਾਂ ਕਿ ਰੁੱਖ ਨੂੰ ਕਿਉਂ ਬਚਾਇਆ ਜਾਣਾ ਚਾਹੀਦਾ ਹੈ ਆਮ

‘ਤੇ ਰੁੱਖਾਂ ਦੀ ਗਿਣਤੀ ਘਟਾਉਣ ਨਾਲ ਜੁੜੇ ਮੁੱਦੇ ਨੂੰ ਜਾਣਨ ਲਈ ਇਸ ਪ੍ਰਕਾਰ ਦੇ ਪ੍ਰੋਗਰਾਮਾਂ ਵਿਚ ਵਧੇਰੇ ਹਿੱਸਾ ਲੈਣ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ ਤੀਜਾ point ਸਾਨੂੰ ਧਰਤੀ ‘ਤੇ ਹਰੇ ਸੋਨੇ ਦੀ ਮੌਜੂਦਗੀ ਦੇ ਸੰਬੰਧ ਵਿਚ ਆਪਣੀਆਂ ਅੱਖਾਂ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 ਸਾਨੂੰ ਲੋਕਾਂ ਦੇ ਰਹਿਣ ਵਾਲੀਆਂ ਥਾਵਾਂ ਅਤੇ ਪ੍ਰਦੂਸ਼ਿਤ ਖੇਤਰਾਂ ਵਿਚ ਰੁੱਖ ਲਗਾਉਣ ਵਿਚ ਹਮੇਸ਼ਾਂ ਸਾਥੀ ਹੋਣਾ ਚਾਹੀਦਾ ਹੈ। ਰੁੱਖ ਹਵਾ ਮਿੱਟੀ ਅਤੇ ਪਾਣੀ ਨੂੰ ਸੁੱਧ ਕਰਨ ਵਿੱਚ ਵੱਡੀ ਭੂਮਿਕਾ ਅਦਾ ਕਰਦਾ ਹੈ ਰੁੱਖ ਦੇ ਨੇੜੇ ਰਹਿਣ ਵਾਲੇ ਲੋਕ ਆਮ ਤੌਰ ਤੇ ਤੰਦਰੁਸਤ ਅਤੇ ਖ਼ੁਸ਼ ਰਹਿੰਦੇ ਜਾਂ ਹੁੰਦੇ ਹਨ।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 ਰੁੱਖਾਂ ਦੀ ਮਹੱਤਤਾ, ਦਰੱਖਤ ਸਾਡੀ ਜ਼ਿੰਦਗੀ ਵਿਚ ਬਹੁਤ ਜ਼ਿਆਦਾ ਲਾਭਕਾਰੀ ਦੇ ਨਾਲ ਨਾਲ ਤਾਜ਼ੀ ਹਵਾ ਅਤੇ ਪੌਸ਼ਟਿਕ ਭੋਜਨ ਮੁਹੱਈਆ ਕਰਵਾ ਕੇ ਸਾਡੇ ਰਹਿਣ-ਸਹਿਣ ਦੇ ਹਾਲਾਤਾਂ ਵਿਚ ਸੁਧਾਰ ਕਰਦਾ ਹੈ। ਰੁੱਖ ਸਮਾਜ, ਭਾਈਚਾਰੇ, ਸੜਕ, ਖੇਡ ਦੇ ਮੈਦਾਨ ਅਤੇ ਵਿਹੜੇ ਵਿਚ ਸ਼ਾਂਤਮਈ ਵਾਤਾਵਰਣ ਅਤੇ ਸੁਹਜ ਪਸੰਦ ਵਾਤਾਵਰਣ ਪ੍ਰਦਾਨ ਕਰਨ ਵਿਚ ਵੱਡੀ ਭੂਮਿਕਾ ਅਦਾ ਕਰਦਾ ਹੈ।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

ਰੁੱਖ ਵਾਤਾਵਰਨ ਨੂੰ ਸੁੱਧ ਕਰਦਾ ਹੈ, ਰੁੱਖ ਪਾਣੀ ਦੀ quality ਵਿਚ ਸੁਧਾਰ ਕਰਦਾ ਹੈ, ਇਸ ਦੀ ਜੜ੍ਹ ਪ੍ਰਣਾਲੀ ਤੂਫਾਨ ਦੇ ਪਾਣੀ ਦੇ ਰਫਤਾਰ ਨੂੰ ਘਟਾਉਂਦੀ ਹੈ ਰੁੱਖ ਰਜਾ energy ਦੀ ਸੰਭਾਲ ਦਾ ਵਧੀਆ ਸਰੋਤ ਹਨ ਕਿਉਂਕਿ ਇਹ ਗਰਮੀਆਂ ਦੇ ਮੌਸਮ ਵਿਚ ਪੱਖਾ, ਹਵਾ ਦੀ ਸਥਿਤੀ ਆਦਿ ਨੂੰ ਬਣਾ ਕੇ ਰੱਖਦੇ ਹਨ।

ਜਾਂ ਨੇੜੇ ਗਰਮੀ ਦੇ ਤੀਹ percent ਤੱਕ ਦੇ ਤਾਪਮਾਨ ਨੂੰ ਜਾਂ ਤਾਪਮਾਨ ਤੋਂ ਬਚਾ ਸਕਦੇ ਹਨ ਜਦੋਂ ਕਿ ਇੱਕ ਮਿਲੀਅਨ ਰੁੱਖ ਹਰ ਸਾਲ energy ਜਾਂ ਰਜਾ ਦੀ ਲਾਗਤ ਵਿੱਚ ਦਸ ਮਿਲੀਅਨ ਡਾਲਰ ਬਚਾ ਸਕਦੇ ਹਨ ਰੁੱਖ ਬਚਾਉਣ ਦੇ ਕਦਮ ਜਿਵੇਂ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਰੁੱਖਾਂ ਦੀ ਮਹੱਤਤਾ ਦੇ ਨਾਲ ਇਹ ਵੀ ਜਾਣਦੇ ਹਾਂ ਕਿ ਰੁੱਖ ਨੂੰ ਕਿਉਂ ਬਚਾਇਆ ਜਾਣਾ ਚਾਹੀਦਾ ਹੈ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ, ਆਪਣੇ ਆਸ ਪਾਸ ਦੇ ਰੁੱਖਾਂ ਨੂੰ ਬਚਾਉਣ ਲਈ ਸਾਨੂੰ ਜਾਗਰੂਕਤਾ ਦੀ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ second point ਸਾਨੂੰ ਲੋਕਾਂ ਨੂੰ ਧਰਤੀ ‘ਤੇ ਰੁੱਖਾਂ ਦੀ ਗਿਣਤੀ ਘਟਾਉਣ ਨਾਲ ਜੁੜੇ ਮੁੱਦੇ ਨੂੰ ਜਾਣਨ ਲਈ ਇਸ ਪ੍ਰਕਾਰ ਦੇ ਪ੍ਰੋਗਰਾਮਾਂ ਵਿਚ ਵਧੇਰੇ ਹਿੱਸਾ ਲੈਣ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ ਤੀਜਾ point ਸਾਨੂੰ ਧਰਤੀ ‘ਤੇ ਹਰੇ ਸੋਨੇ ਦੀ ਮੌਜੂਦਗੀ ਦੇ ਸੰਬੰਧ ਵਿਚ ਆਪਣੀਆਂ ਅੱਖਾਂ

ਸਾਨੂੰ ਲੋਕਾਂ ਦੇ ਰਹਿਣ ਵਾਲੀਆਂ ਥਾਵਾਂ ਅਤੇ ਪ੍ਰਦੂਸ਼ਿਤ ਖੇਤਰਾਂ ਵਿਚ ਰੁੱਖ ਲਗਾਉਣ ਵਿਚ ਹਮੇਸ਼ਾਂ ਸਾਥੀ ਹੋਣਾ ਚਾਹੀਦਾ ਹੈ। ਰੁੱਖ ਹਵਾ ਮਿੱਟੀ ਅਤੇ ਪਾਣੀ ਨੂੰ ਸੁੱਧ ਕਰਨ ਵਿੱਚ ਵੱਡੀ ਭੂਮਿਕਾ ਅਦਾ ਕਰਦਾ ਹੈ ਰੁੱਖ ਦੇ ਨੇੜੇ ਰਹਿਣ ਵਾਲੇ ਲੋਕ ਆਮ ਤੌਰ ਤੇ ਤੰਦਰੁਸਤ ਅਤੇ ਖ਼ੁਸ਼ ਰਹਿੰਦੇ ਜਾਂ ਹੁੰਦੇ ਹਨ। ਮਨੁੱਖ ਹੋਣ ਦੇ ਨਾਤੇ, ਕੀ ਅਸੀਂ ਕਦੇ ਰੁੱਖਾਂ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਨੂੰ ਸਮਝਦੇ ਹਾਂ ਜਾਂ ਫਿਰ ਸਿਰਫ ਅਸੀਂ ਇਸ ਦੇ ਲਾਭ ਪ੍ਰਾਪਤ ਕਰਦੇ ਰਹਾਂਗੇ।

ਰੁੱਖਾਂ ਦੀ ਮਹੱਤਤਾ ਦਰੱਖਤ, ਸਾਡੀ ਜ਼ਿੰਦਗੀ ਵਿਚ ਬਹੁਤ ਜ਼ਿਆਦਾ ਲਾਭਕਾਰੀ ਦੇ ਨਾਲ ਨਾਲ ਤਾਜ਼ੀ ਹਵਾ ਅਤੇ ਪੌਸ਼ਟਿਕ ਭੋਜਨ ਮੁਹੱਈਆ ਕਰਵਾ ਕੇ ਸਾਡੇ ਰਹਿਣ-ਸਹਿਣ ਦੇ ਹਾਲਾਤਾਂ ਵਿਚ ਸੁਧਾਰ ਕਰਦਾ ਹੈ। ਰੁੱਖ ਸਮਾਜ, ਭਾਈਚਾਰੇ, ਸੜਕ, ਖੇਡ ਦੇ ਮੈਦਾਨ ਅਤੇ ਵਿਹੜੇ ਵਿਚ ਸ਼ਾਂਤਮਈ ਵਾਤਾਵਰਣ ਅਤੇ ਸੁਹਜ ਪਸੰਦ ਵਾਤਾਵਰਣ ਪ੍ਰਦਾਨ ਕਰਨ ਵਿਚ ਵੱਡੀ ਭੂਮਿਕਾ ਅਦਾ ਕਰਦਾ ਹੈ।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

ਰੁੱਖ ਵਾਤਾਵਰਨ ਨੂੰ ਸੁੱਧ ਕਰਦਾ ਹੈ, ਰੁੱਖ ਪਾਣੀ ਦੀ quality ਵਿਚ ਸੁਧਾਰ ਕਰਦਾ ਹੈ, ਇਸ ਦੀ ਜੜ੍ਹ ਪ੍ਰਣਾਲੀ ਤੂਫਾਨ ਦੇ ਪਾਣੀ ਦੀ ਰਫਤਾਰ ਨੂੰ ਘਟਾਉਂਦੀ ਹੈ ਰੁੱਖ ਰਜਾ energy

ਚਾਰ ਦਰੱਖਤ ਘਰ ਦੇ ਨਜ਼ਦੀਕ ਜਾਂ ਨੇੜੇ ਗਰਮੀ ਦੇ ਤੀਹ percent ਤੱਕ ਦੇ ਤਾਪਮਾਨ ਨੂੰ ਜਾਂ ਤਾਪਮਾਨ ਤੋਂ ਬਚਾ ਸਕਦੇ ਹਨ ਜਦੋਂ ਕਿ ਇੱਕ ਮਿਲੀਅਨ ਰੁੱਖ ਹਰ ਸਾਲ energy ਜਾਂ ਰਜਾ ਦੀ ਲਾਗਤ ਵਿੱਚ ਦਸ ਮਿਲੀਅਨ ਡਾਲਰ ਬਚਾ ਸਕਦੇ ਹਨ ਰੁੱਖ ਬਚਾਉਣ ਦੇ ਕਦਮ ਜਿਵੇਂ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਰੁੱਖਾਂ ਦੀ ਮਹੱਤਤਾ ਦੇ ਨਾਲ ਇਹ ਵੀ ਜਾਣਦੇ ਹਾਂ ਕਿ ਰੁੱਖ ਨੂੰ ਕਿਉਂ ਬਚਾਇਆ ਜਾਣਾ ਚਾਹੀਦਾ ਹੈ। ਆਮ ਲੋਕਾਂ ਨੂੰ ਜਾਗਰੂਕ ਕਰਨ ਲਈ, ਆਪਣੇ ਆਸ ਪਾਸ ਦੇ ਰੁੱਖਾਂ ਨੂੰ ਬਚਾਉਣ ਲਈ ਸਾਨੂੰ ਜਾਗਰੂਕਤਾ ਦੀ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ second point ਸਾਨੂੰ ਲੋਕਾਂ ਨੂੰ ਧਰਤੀ ‘ਤੇ ਰੁੱਖਾਂ ਦੀ ਗਿਣਤੀ ਘਟਾਉਣ ਨਾਲ ਜੁੜੇ ਮੁੱਦੇ ਨੂੰ ਜਾਣਨ ਲਈ ਇਸ ਪ੍ਰਕਾਰ ਦੇ ਪ੍ਰੋਗਰਾਮਾਂ ਵਿਚ ਵਧੇਰੇ ਹਿੱਸਾ ਲੈਣ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ ਤੀਜਾ point ਸਾਨੂੰ ਧਰਤੀ ‘ਤੇ ਹਰੇ ਸੋਨੇ ਦੀ ਮੌਜੂਦਗੀ ਦੇ ਸੰਬੰਧ ਵਿਚ ਆਪਣੀਆਂ ਅੱਖਾਂ ਖੁੱਲ੍ਹੀ ਰੱਖਣਾ ਚਾਹੀਦਾ ਹੈ ਸਾਨੂੰ ਬਾਕੀਆਂ ਨੂੰ ਵੀ ਕਹੋ ਤਾਂ ਦੇਖੋ ਆਪਣਾ math ਦਾ ਧਮਾਕਾ special marathon ਆਪਣੀ ਆ ਚੁੱਕੀ ਹੈ ਤਾਂ ਸਭ ਤੋਂ ਪਹਿਲਾਂ ਤਾਂ welcome ਹੈ ਤੁਹਾਡਾ ਇਸ marathon session ਦੇ ਵਿੱਚ ਇਸ special session ਦੇ ਵਿੱਚ ਤਾਂ special

ਸਭ ਨੇ download ਕਰ ਲੈਣਾ ਹੈ because ਇਹਦੇ ਵਿੱਚ ਹੀ current affair job

ਤੇ ਆਪਣੇ ਕੋਲ ਕੀ ਹੋ ਗਿਆ ਬਾਰਾਂ ਗਿਆ ਅੱਠ ਤੇ ਆਪਣੇ ਕੋਲ a ਆ ਗਿਆ ਤਾਂ b ਦੀ value ਕਿੰਨੀ ਆ ਗਈ ਬੱਚੇ ਮੇਰੇ ਕੋਲ ਅੜਤਾਲੀ ਆ ਗਈ ਕਿੰਨੀ ਆ ਗਈ ਬੱਚੇ ਅੜਤਾਲੀ ਤੇ ਜਿਹਨਾਂ ਜਿਹਨਾਂ ਦਾ ਵੀ answer forty eight

ਕੋਈ ਗੱਲ ਨੀ ਅਗਲਾ ਸਵਾਲ ਕਰਦੇ ਹਾਂ, ਦੇਖਦੇ ਹਾਂ, ਅਗਲਾ ਸਵਾਲ ਕੀ ਕਹਿੰਦਾ ਹੈ ਤਾਂ ਅਗਲਾ ਸਵਾਲ ਤੁਹਾਡੇ ਸਾਹਮਣੇ ਹਾਜ਼ਿਰ ਹੈ the ratio work done ਕਹਿੰਦੇ ratio ਦੇ ਰੱਖੀ ਹੈ work done by ਇੱਕ ਮਿੰਟ ਕੁਛ ਕੱਟਿਆ ਜਾ ਰਿਹਾ ਕਿ ਠੀਕ ਹੈ ਸਭ ਕੁਛ ਨਹੀਂ okay ਹੈ, ਠੀਕ ਹੈ ratio work done by x minus one men in x plus one days two x plus Two men in x minus one days is ਨੋਂ ratio ਤੇ ਦਸ ਠੀਕ ਹੈ ਤਾਂ x ਦੀ value ਦੱਸ ਦਓ ਕਿੰਨੀ ਹੋਏਗੀ ਬੱਚੇੇ x ਦੀ value ਕਿੰਨੀ ਹੋਏਗੀ ਜ਼ਲਦੀ ਤੋਂ ਜ਼ਲਦੀ ਦੱਸ ਦੇਵੋ ਫਿਰ ਹੀ ਮਜ਼ਾ ਆਉਣ ਵਾਲਾ ਹੈ। ਬਿਲਕੁਲ ਬੱਚੇ ਇਹ ਸੀ ਚਮ ਚਮ ਸਵਾਲ don't worry, don't take tension ਤਾਂਂ answer ਆਉਣਾ ਸ਼ੁਰੂ ਹੋ ਚੁੱਕਿਆ ਹੈ ਕਹਿੰਦੇ ਪੂਰੀ screen show ਨੀ ਹੋ ਰਹੀ, ਮੈਂ ਵੀ ਉਹੀ ਸੋਚ ਰਹੀ ਹਾਂ just ਮੈਨੂੰ ਇੱਕ minute wait ਕਰੋ just ਬੱਚੇ just just ਇੱਕ minute wait ਕਰਨਾ ਹੈ ਨਹੀਂ ਆਪਾਂ bell ਹੀ ਵਜਾਉਂਦੇ ਹਾਂ ਵਜਾ ਦਿੱਤੀ ਆਪਾਂ

ਤਾਂ ਲਓ ਜੀ ਬਿਲਕੁਲ answer ਆਉਣਾ ਸ਼ੁਰੂ ਹੋ ਗਿਆ ਸਭ ਦਾ eight Eight, eight, eight, eight ਤਾਂ ਮੈਂ ਤੁਹਾਨੂੰ ਸਿਖਾਇਆ ਸੀ ਇਹੋ ਜਿਹੇ ਸਵਾਲਾਂ ਵਿੱਚ ਆਪਾਂ ਕੀ ਕਰੀ ਦਾ ਹੁੰਦਾ ਬੱਚੇ ਇਹੋ ਜਿਹੇ ਸਵਾਲਾਂ ਵਿੱਚ ਇਹਨਾਂ ਚੱਕਰਾਂ ਚ ਨਹੀਂ ਪਈਦਾ ਕਿ ਤੁਸੀਂ x minus ਦੇਖੋ x minus one ਠੀਕ ਹੈ x plus Two ਵਟਾ ਇੱਥੇ two ਨੀ ਸੀ one ਸੀ ਇੱਕ minute

x plus two into x minus one ਤੇ ਬਰਾਬਰ ਨੋਂ ਵਟੇ ਦਸ ਇਹ ਕੰਮ ਨੀ ਕਰਨਾ ਕਿ cross multiply ਕਰਨ ਬਹਿ ਜਾਓ ਤਾਂ ਇਹ ਕੰਮ ਆਪਾਂ ਨਹੀਂ ਕਰਨਾ, ਜਿਹੜੀ ਚੀਜ਼ ਕੱਟੀ ਜਾਂਦੀ ਹੈ ਕੱਟ ਦਓ। ਉਹ ਤਾਂ ਰਹਿ ਕੀ ਗਿਆ x plus one x plus two ਤਾਂ ਇਹੋ ਜਿਹੀ ਕਿਹੜੀ value x ਦੀ put ਕਰ ਦੇਈਏ ਤਾਂ ਜੋ ਮਤਲਬ by option ਹੀ ਕਰ ਲਓ ਤਾਂ better ਰਹੇਗਾ ਜੇ ਮੈਂ ਇੱਥੇ ਅੱਠ put ਕਰਦੀ ਹਾਂ ਤਾਂ ਅੱਠ plus one ਤੇ ਇੱਧਰ ਅੱਠ plus ਦੋ ਤਾਂ ਕਿੰਨਾ ਬਣ ਗਿਆ ਬੱਚੇ ਨੋਂ ਵਟੇ ਦਸ ਇਹੀ ਤਾਂ ਆਪਾਂ ਨੂੰ ਚਾਹੀਦਾ ਸੀ ਤਾਂ by option eight ਲਿਖ ਦਿੱਤਾ ਮੈਂ ਬਾਏ option eight ਲਿਖ ਦਿੱਤਾ ਮੈਂ clear ਹੈ। ਇੱਕ ਵਾਰ ਦੱਸੋ clear ਹੈ ਜਾਂ ਫਿਰ ਨਹੀਂ ਹੈ ਫਿਰ ਹੀ ਮਜ਼ਾ ਆਏਗਾ ਬੱਚੇ ਫਿਰ ਹੀ ਮਜ਼ਾ ਆਏਗਾ। ਅੱਠ ਅੱਠ ਤੇ ਅੱਠ very good, very good clear ਹੈ ਤੇ ਇੱਕ ਵਾਰ done ਲਿਖ ਦਓ, ਸਭ ਦਾ answer ਆ ਚੁੱਕਿਆ ਤੇ ਇੱਕ ਵਾਰ done ਲਿਖੋ ਫਿਰ ਮੈਂ ਅੱਗੇ ਚੱਲਾਂਗੀ ਫਿਰ ਆਪਾਂ ਵਧਾਂਗੇ ਅੱਗੇ।

ਤਾਂ ਉਹਨਾਂ ਨੂੰ ਬੜੀ ਹੀ ਖ਼ੁਸ਼ੀ ਹੋ ਰਹੀ ਹੈ ਤਾਂ ਉਹਨਾਂ ਵਾਸਤੇ ਠੀਕ ਹੈ ਇਹ ਗਾਣਾ ਤਾਂ ਬਣਦਾ ਹੀ ਹੈ ਕਿਹੜਾ ਤਾਂ ਉਹਨਾਂ ਦੇ ਮਨ ਖਿੱੜ ਗਏ ਹੋਣੇ।

ਕਿੰਨ tank ਭਰਿਆ ਜਾਏਗਾ ਇੱਕ ਘੰਟੇ ਵਿੱਚ ਤਾਂ ਜ਼ਲਦੀ ਤੋਂ ਜ਼ਲਦੀ ਦੱਸੋ। Answer ਕਿੰਨਾ ਆ ਗਿਆ c option, c option, c option, c option ਸਭ ਦਾ answer ਆ ਗਿਆ very good very good, very good, very good ਸਭ ਕੱਢ ਰਹੇ ਨੇ answer ਹਾਂਜੀ ਬੱਚੇ ਕਰ ਰਹੇ ਹੈਂ। screen ਪੂਰੀ ਨੀ ਆ ਰਹੀ ਕੱਟ ਰਹੀ ਹੈ